ਮੈਨੂੰ ਵੇਖ ਕੇ ਨਹੀਂ ਹਾਂ ਮੁੱਕ ਨਹੀਂ ਗਾ ਹਜਾਰ ਤੋਂ ਉੱਤੇ ਅੱਲਗ hello ਮੈਨੂੰ ਹਲੇ ਵੀ ਨਹੀਂ ਦੱਸਣ ਡਏ

ਨਹੀਂ ਨਹੀਂ ਹੁਣ ਦੱਸੋ ਪਹਿਲਾਂ ਕਿਥੇ ਗੱਪ ਮਾਰਕੇ ਹਮ ਉੱਠ ਕੇ ਤੇ ਪੋਚਾ ਲਾਓ ਲਗਦੇ ਲੁਗਦਾ ਹਮ ਰੋਟੀਆਂ ਖਾਣੀਆਂ ਆਂਦੀਆਂ ਕਿ ਰੋਟੀ ਨੀ ਮਿਲਣੀ ਫੇਰ ਤੇ ਸਾਡੀ ਮਾਂ ਹੈਗੀ ਏ

ਚੰਗਾ

ਹੋਰ ਗੱਲਾਂ ਬਾਤਾਂ ਉੱਠ ਕੇ ਤੇ ਕੰਮ ਕਰੋ ਗੱਲਾਂ ਬਾਤਾਂ ਹੈਗੀਆਂ ਕੋਈ ਨੀ ਕਰ ਲੈਣੇ ਆ ਕੰਮ ਵੀ ਹਮ ਉਤੋਂ ਚੱਲੇ ਪਤਾ ਨਹੀਂ ਕਿਹੜੇ ਵੇਲੇ ਸਿਰ ਨਾ ਖਾ

ਆਵਾਂ ਫੇਰ ਮੈਂ ਹਮ ਭਲਾਂ ਕਿ ਕਰ ਲੋਗੇ ਮੈਂ ਨੀ ਡਰਦੀ ਕਿਸੇ ਤੋਂ

ਹੋਰ ਬਸ ਅੱਛਾ ਚੱਲ ਠੀਕ ਹੈ ਪਾਈ ਜਾ ਖਿਲਾਰਾ ਕੋਈ ਗੱਲ ਨਹੀਂ ਕੋਈ ਨੀ ਚੱਕਣਾ ਤੁਸਿਓਂ ਵਾ ਲੈ ਕੇ ਚੁੱਕ ਨਾ ਹੈਂ ਚੁੱਕ ਲੈਣੀ ਹੋਰ ਹੋਰ ਗੱਲਾਂ ਬਾਤਾਂ ਗੱਲਾਂ ਬਾਤਾਂ ਹੂੰ

ਗੱਲਾਂ ਬਾਤਾਂ ਨਹੀਂ ਕਰਨੀਆਂ

ਰਾਣੀ ਕਿ ਹੁੰਦੀ ਹੈ ਕੇ ਰਹਿ ਜਾਂਦਾ

ਪਿੰਦਰ ਪਿੰਦਰ ਹੁੰਦੀ ਹੈ ਚੱਲ ਸ਼ੁਦੈਣ ਜੀ ਕੋਈ ਨੀ ਕੋਈ ਸ਼ੁਦੈਣ ਹੀ ਰਹਿਣ ਦੋ ਚਤੁਰ ਲੱਭ ਲਵੋ

phone ਇਸ ਕਰਕੇ ਲਾਇਆ ਵੀ ਸ਼ੁਦੈਣ ਹੈ ਚੱਜ ਨਾਲ ਗੱਲ ਨਹੀਂ ਕਰਨੀ

ਚੰਗਾ ਫੇਰ phone ਕੱਟ ਦੇ

ਆਪਾਂ ਚੱਲੀਏ ਓਦਣ ਵੀ ਘੱਲੂ ਘਰ ਪੁੱਛਦਾ ਗਗਨ ਨੂੰ ਲਾਉਣਾ phone ਕਿ ਆਂਦਾ ਉਹ ਚੰਗਾ ਆਹੋ ਪਿਛਲੀ ਐਂਤਵਾਰ ਨੂੰ ਉਹ ਕੱਢਿਆ ਸੀ ਕੇ

ਚੱਲ ਕੋਈ ਨਹੀਂ ਹਜੇ ਆਹ ਗੱਲ ਤੇ ਜਾਣਾ ਵਾ

ਗੱਡੀ ਤੇ ਗੱਡੀ ਤੇ ਪਤਾ ਨਹੀਂ ਗੱਡੀ ਤੇ ਜਾਂਦੇ ਕੇ ਕਾਹਤੇ ਜਾਂਦੇ

ਖੰਗ ਲੱਗ ਗਈ ਯਾਰ ਖੰਗ

ਚੰਗਾ ਹਾਏ

ਪੋਚਾ ਪੁਚਾ ਨਹੀਂ ਲਗਣਾ

ਕਿਓਂ ਨੀ ਲੱਗੂਗਾ

ਅਸ਼ਾ ਮੈਂ ਵੀ ਨੀ ਲਾਉਣਾ ਫੇਰ ਹੁਣ

ਮੇਰੀ ਸਹੇਲੀ message ਕਰਨ ਢਈ ਹੈ ਲਿਆ ਉਰੇ ਕਰ ਮੈਂ ਗੱਲ ਕਰਾਂ ਨਾਲ ਨਾਲ ਨਹੀਂ ਨਹੀਂ ਗੱਲ ਨਹੀਂ ਕਰਣ ਦੇਣੀ

ਨਹੀਂ ਪਹਿਲਾਂ ਦੱਸ ਦਿੰਦੀ ਮੈਂ ਹੁਣ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ

ਠੀਕ ਹੈ

ਮੰਮੀ ਕਹਿੰਦੀ ਕਿਹਦੇ ਨਾਲ ਗੱਲ ਕਰਨ ਡਈ ਮੈਂ ਕਿਹਾ ਤੇਰੇ ਮੁੰਡੇ ਨਾਲ

ਹਾਂ ਹਾਂ ਕਿ ਕਹਿਣ ਢਈ

ਕਿ ਰੋਟੀ ਕਿਹੜੀ ਹੁਣੇ ਹੀ ਖਾ ਲੈਣੀ ਆ

okay